ਮੇਰੇ ਪਿਆਰੇ ਦੇਸ਼ ਵਾਸੀਓ ਨਮਸਕਾਰ 2018 ਦੀ ਮੇਰੀ ਇਹ ਪਹਿਲੀ ਮਨ ਕੀ ਬਾਤ ਹੈ ਅਤੇ ਦੋ ਦਿਨ ਪਹਿਲਾਂ ਹੀ ਅਸੀਂ ਗਣਤੰਤਰ ਦਿਵਸ ਬਹੁਤ ਹੀ ਉਤਸਾਹ ਨਾਲ ਮਨਾਇਆ ਹੈ ਅਤੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ 10 ਦੇਸ਼ਾਂ ਦੇ ਮੁਖੀ ਇਸ ਸਮਾਗਮ ਵਿੱਚ ਸ਼ਾਮਿਲ ਹੋਏ

ਪ੍ਰਾਚੀਨ ਕਾਲ ਤੋਂ ਹੀ ਸਾਡੇ ਦੇਸ਼ ਵਿੱਚ ਮਹਿਲਾਵਾਂ ਦਾ ਸਨਮਾਨ ਉਨ੍ਹਾਂ ਦਾ ਸਮਾਜ ਵਿੱਚ ਸਥਾਨ ਅਤੇ ਉਨ੍ਹਾਂ ਦਾ ਯੋਗਦਾਨ ਇਹ ਪੂਰੀ ਦੁਨੀਆਂ ਨੂੰ ਹੈਰਾਨ ਕਰਦਾ ਆਇਆ ਹੈ ਭਾਰਤੀ ਮਹਿਲਾ ਵਿਦਵਾਨਾਂ ਦੀ ਲੰਬੀ ਪ੍ਰੰਪਰਾ ਰਹੀ ਹੈ ਵੇਦਾਂ ਦੀਆਂ ਰਿਚਾਵਾਂ ਨੂੰ ਘੜ੍ਹਨ ਵਿੱਚ ਭਾਰਤ ਦੀਆਂ ਬਹੁਤ ਸਾਰੀਆਂ ਮਹਿਲਾ ਵਿਦਵਾਨਾਂ ਦਾ ਯੋਗਦਾਨ ਰਿਹਾ ਹੈ ਲੋਪਾਮੁਦਰਾ ਗਾਰਗੀ ਮੈਤ੍ਰੇਈ ਪਤਾ ਨਹੀਂ ਕਿੰਨੇ ਹੀ ਨਾਮ ਹਨ ਅੱਜ ਅਸੀਂ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਗੱਲ ਕਰਦੇ ਹਾਂ ਪਰ ਸਦੀਆਂ ਪਹਿਲਾਂ ਸਾਡੇ ਸ਼ਾਸਤਰਾਂ ਵਿੱਚ ਸਕੰਦ ਪੁਰਾਣ ਵਿੱਚ ਕਿਹਾ ਗਿਆ ਹੈ ਕਿ
ਦਸ਼ਪੁਤ੍ਰ ਸਮਾਕੰਨਿਆ ਦਸ਼ਪੁਤ੍ਰਾਨ ਪ੍ਰਵਰਧਯਨ
ਯਤ੍ ਫਲੰ ਲਭਤੇਮਤਰਯ ਤਤ੍ ਲਭਯੰ ਕੰਨਿਯਕੈਕਯਾ
दशपुत्र समाकन्या दशपुत्रान प्रवर्धयन्
यत् फलं लभतेमर्त्य तत् लभ्यं कन्यकैकया
ਭਾਵ ਇੱਕ ਬੇਟੀ 10 ਪੁੱਤਰਾਂ ਦੇ ਬਰਾਬਰ ਹੈ 10 ਪੁੱਤਰਾਂ ਤੋਂ ਜਿੰਨਾ ਪੁੰਨ ਮਿਲੇਗਾ ਇੱਕ ਬੇਟੀ ਤੋਂ ਓਨਾ ਹੀ ਪੁੰਨ ਮਿਲੇਗਾ ਇਹ ਸਾਡੇ ਸਮਾਜ ਵਿੱਚ ਨਾਰੀ ਦੇ ਮਹੱਤਵ ਨੂੰ ਦਰਸਾਉਂਦਾ ਹੈ ਅਤੇ ਇਸੇ ਕਰਕੇ ਸਾਡੇ ਸਮਾਜ ਵਿੱਚ ਨਾਰੀ ਨੂੰ ਸ਼ਕਤੀ ਦਾ ਦਰਜਾ ਦਿੱਤਾ ਗਿਆ ਹੈ ਇਹ ਨਾਰੀ ਸ਼ਕਤੀ ਪੂਰੇ ਦੇਸ਼ ਨੂੰ ਸਾਰੇ ਸਮਾਜ ਨੂੰ ਪਰਿਵਾਰ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਦੀ ਹੈ ਚਾਹੇ ਵੈਦਿਕ ਕਾਲ ਦੀਆਂ ਮਹਿਲਾ ਵਿਦਵਾਨਾਂ ਲੋਪਾਮੁਦਰਾ ਗਾਰਗੀ ਮੈਤ੍ਰੇਈ ਦੀ ਵਿਦਵਤਾ ਹੋਵੇ ਜਾਂ ਅੱਕਾ ਮਹਾਦੇਵੀ ਅਤੇ ਮੀਰਾ ਬਾਈ ਦਾ ਗਿਆਨ ਤੇ ਭਗਤੀ ਹੋਵੇ ਚਾਹੇ ਅਹਿੱਲਿਆ ਬਾਈ ਹੋਲਕਰ ਦੀ ਸ਼ਾਸਨ ਵਿਵਸਥਾ ਹੋਵੇ ਜਾਂ ਰਾਣੀ ਲਕਸ਼ਮੀ ਬਾਈ ਦੀ ਵੀਰਤਾ ਨਾਰੀ ਸ਼ਕਤੀ ਹਮੇਸ਼ਾ ਸਾਨੂੰ ਪ੍ਰੇਰਿਤ ਕਰਦੀ ਰਹੀ ਹੈ ਦੇਸ਼ ਦਾ ਮਾਣਸਨਮਾਨ ਵਧਾਉਂਦੀ ਆਈ ਹੈ
ਸ਼੍ਰੀਮਾਨ ਪ੍ਰਕਾਸ਼ ਤ੍ਰਿਪਾਠੀ ਨੇ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਹਨ ਉਨ੍ਹਾਂ ਨੇ ਲਿਖਿਆ ਹੈ ਕਿ ਸਾਡੀ ਦਲੇਰ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਦੇ ਲੜਾਕੂ ਜਹਾਜ਼ ਸੁਖੋਈ 30 ਵਿੱਚ ਉਡਾਨ ਭਰਨਾ ਉਨ੍ਹਾਂ ਨੂੰ ਪ੍ਰੇਰਣਾ ਦੇਵੇਗਾ ਉਨ੍ਹਾਂ ਨੇ ਵਰਤਿਕਾ ਜੋਸ਼ੀ ਦੀ ਅਗਵਾਈ ਵਿੱਚ ਭਾਰਤੀ ਜਲ ਸੈਨਾ ਦੇ ਕਰੂ ਮੈਂਬਰਜ਼ ਆਈ
ਤਰਿਣੀ ਆਈਐਨਐਸਵੀ ਤਰੀਨੀ ਉੱਪਰ ਪੂਰੀ ਦੁਨੀਆਂ ਦੀ ਪਰਿਕਰਮਾ ਕਰ ਰਹੀਆਂ ਨੇ ਉਸ ਦਾ ਜ਼ਿਕਰ ਕੀਤਾ ਹੈ ਤਿੰਨ ਬਹਾਦਰ ਮਹਿਲਾਵਾਂ ਭਾਵਨਾ ਕੰਠ ਮੋਹਨਾ ਸਿੰਘ ਅਤੇ ਅਵਨੀ ਚਤੁਰਵੇਦੀ ਫਾਈਟਰ ਪਾਈਲਟਸ ਬਣੀਆਂ ਹਨ ਅਤੇ ਸੁਖੋਈ30 ਚ ਸਿਖਲਾਈ ਲੈ ਰਹੀਆਂ ਹਨ ਸ਼ਮਤਾ ਵਾਜਪਾਈ ਦੀ ਅਗਵਾਈ ਵਾਲੀ ਅੱਲ ਵੂਮਨ ਕ੍ਰਿਊ ਨੇ ਦਿੱਲੀ ਤੋਂ ਅਮਰੀਕਾ ਦੇ ਸਾਨ ਫਰਾਂਸਿਸਕੋ ਅਤੇ ਵਾਪਸ ਦਿੱਲੀ ਤੱਕ ਏਆਈਆਰ ਇੰਡੀਆ ਬੋਇੰਗ ਜੇਟ ਵਿੱਚ ਉਡਾਨ ਭਰੀ ਅਤੇ ਸਾਰੀਆਂ ਦੀਆਂ ਸਾਰੀਆਂ ਮਹਿਲਾਵਾਂ ਤੁਸੀਂ ਬਿਲਕੁਲ ਸਹੀ ਕਿਹਾ ਅੱਜ ਨਾਰੀ ਹਰ ਖੇਤਰ ਵਿੱਚ ਨਾ ਸਿਰਫ ਅੱਗੇ ਵਧ ਰਹੀ ਹੈ ਸਗੋਂ ਅਗਵਾਈ ਵੀ ਕਰ ਰਹੀ ਹੈ ਅੱਜ ਕਈ ਖੇਤਰ ਅਜਿਹੇ ਹਨ ਜਿੱਥੇ ਸਭ ਤੋਂ ਪਹਿਲਾਂ ਸਾਡੀ ਨਾਰੀ ਸ਼ਕਤੀ ਕੁਝ ਕਰਕੇ ਵਿਖਾ ਰਹੀ ਹੈ ਇੱਕ ਮਾਈਲਸਟੋਨ ਸਥਾਪਿਤ ਕਰ ਰਹੀਆਂ ਹਨ ਪਿਛਲੇ ਦਿਨੀਂ ਮਾਣਯੋਗ ਰਾਸ਼ਟਰਪਤੀ ਜੀ ਨੇ ਇੱਕ ਨਵੀਂ ਪਹਿਲ ਕੀਤੀ

ਮੇਰੇ ਪਿਆਰੇ ਦੇਸ਼ ਵਾਸੀਓ ਇਨ੍ਹੀਂ ਦਿਨੀਂ ਪਦਮ ਪੁਰਸਕਾਰਾਂ ਦੇ ਸਬੰਧ ਵਿੱਚ ਕਾਫੀ ਸਾਰੀ ਚਰਚਾ ਤੁਸੀਂ ਵੀ ਸੁਣਦੇ ਹੋਵੋਗੇ ਅਖ਼ਬਾਰਾਂ ਵਿੱਚ ਵੀ ਇਸ ਵਿਸ਼ੇ ਬਾਰੇ ਟੀ
ਉੱਪਰ ਵੀ ਇਸ ਉੱਪਰ ਧਿਆਨ ਖਿੱਚਿਆ ਜਾਂਦਾ ਹੈ ਪਰ ਜੇਕਰ ਥੋੜ੍ਹਾ ਬਰੀਕੀ ਨਾਲ ਵੇਖੋ ਤਾਂ ਤੁਹਾਨੂੰ ਮਾਣ ਹੋਵੇਗਾ ਮਾਣ ਇਸ ਗੱਲ ਦਾ ਕਿ ਕਿਹੋ ਜਿਹੇ ਮਹਾਨ ਲੋਕ ਸਾਡੇ ਵਿਚਕਾਰ ਹਨ ਅਤੇ ਸੁਭਾਵਿਕ ਰੂਪ ਵਿੱਚ ਇਸ ਗੱਲ ਉੱਪਰ ਵੀ ਮਾਣ ਹੁੰਦਾ ਹੋਵੇਗਾ ਕਿ ਕਿਵੇਂ ਅੱਜ ਸਾਡੇ ਦੇਸ਼ ਦੇ ਸਧਾਰਣ ਵਿਅਕਤੀ ਬਿਨਾਂ ਕਿਸੇ ਸਿਫਾਰਸ਼ ਤੋਂ ਇਨ੍ਹਾਂ ਉਚਾਈਆਂ ਤੱਕ ਪਹੁੰਚ ਰਹੇ ਹਨ ਹਰ ਵਰ੍ਹੇ ਪਦਮ ਪੁਰਸਕਾਰ ਦੇਣ ਦੀ ਪ੍ਰੰਪਰਾ ਰਹੀ ਹੈ ਪਰ ਪਿਛਲੇ 3 ਵਰ੍ਹਿਆਂ ਤੋਂ ਇਸ ਦੀ ਪੂਰੀ ਪ੍ਰਕਿਰਿਆ ਬਦਲ ਗਈ ਹੈ ਅੱਜ ਕੋਈ ਵੀ ਨਾਗਰਿਕ ਕਿਸੇ ਨੂੰ ਵੀ ਨਾਮੀਨੇਟ ਕਰ ਸਕਦਾ ਹੈ ਪੂਰੀ ਪ੍ਰਕਿਰਿਆ ਆਨਲਾਈਨ ਹੋ ਜਾਣ ਨਾਲ ਟ੍ਰਾਂਸਪੇਰੈਂਸੀ ਆ ਗਈ ਹੈ ਇੱਕ ਤਰ੍ਹਾਂ ਨਾਲ ਇਨ੍ਹਾਂ ਪੁਰਸਕਾਰਾਂ ਦੀ ਚੋਣ ਪ੍ਰਕਿਰਿਆ ਦੀ ਪੂਰੀ ਟ੍ਰਾਂਸਫਾਰਮੇਸ਼ਨ ਹੋ ਗਈ ਹੈ ਤੁਹਾਡਾ ਧਿਆਨ ਵੀ ਇਸ ਗੱਲ ਗਿਆ ਹੋਵੇਗਾ ਕਿ ਬਹੁਤ ਸਾਰੇ ਸਧਾਰਣ ਲੋਕਾਂ ਨੂੰ ਪਦਮ ਪੁਰਸਕਾਰ ਮਿਲ ਰਹੇ ਹਨ ਅਜਿਹੇ ਲੋਕਾਂ ਨੂੰ ਪਦਮ ਪੁਰਸਕਾਰ ਦਿੱਤੇ ਗਏ ਹਨ ਜੋ ਆਮ ਤੌਰ ਤੇ ਵੱਡੇਵੱਡੇ ਸ਼ਹਿਰਾਂ ਵਿੱਚ ਅਖ਼ਬਾਰਾਂ ਵਿੱਚ ਟੀ
ਵਿੱਚ ਸਮਾਗਮਾਂ ਵਿੱਚ ਨਜ਼ਰ ਨਹੀਂ ਆਉਂਦੇ ਹੁਣ ਪੁਰਸਕਾਰ ਦੇਣ ਲਈ ਵਿਅਕਤੀ ਦੀ ਪਛਾਣ ਨਹੀਂ ਉਸ ਦੇ ਕੰਮ ਦਾ ਮਹੱਤਵ ਵਧ ਰਿਹਾ ਹੈ ਤੁਸੀਂ ਸੁਣਿਆ ਹੋਣਾ ਸ਼੍ਰੀਮਾਨ ਅਰਵਿੰਦ ਗੁਪਤਾ ਜੀ ਨੂੰ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਆਈ

30 ਜਨਵਰੀ ਨੂੰ ਪੂਜਨੀਕ ਬਾਪੂ ਜੀ ਦੀ ਬਰਸੀ ਹੈ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇੱਕ ਨਵਾਂ ਰਾਹ ਵਿਖਾਇਆ ਹੈ ਉਸ ਦਿਨ ਅਸੀਂ ਸ਼ਹੀਦ ਦਿਵਸ ਮਨਾਉਦੇ ਹਾਂ ਉਸ ਦਿਨ ਅਸੀਂ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਗੁਆ ਦੇਣ ਵਾਲੇ ਮਹਾਨ ਸ਼ਹੀਦਾਂ ਨੂੰ 11 ਵਜੇ ਸ਼ਰਧਾਂਜਲੀ ਅਰਪਿਤ ਕਰਦੇ ਹਾਂ ਸ਼ਾਂਤੀ ਅਤੇ ਅਹਿੰਸਾ ਦਾ ਰਾਹ ਇਹੀ ਬਾਪੂ ਦਾ ਰਾਹ ਚਾਹੇ ਭਾਰਤ ਹੋਵੇ ਜਾਂ ਦੁਨੀਆਂ ਚਾਹੇ ਵਿਅਕਤੀ ਹੋਵੇ ਪਰਿਵਾਰ ਹੋਵੇ ਜਾਂ ਸਮਾਜ ਪੂਜਨੀਕ ਬਾਪੂ ਜਿਨ੍ਹਾਂ ਆਦਰਸ਼ਾਂ ਨੂੰ ਲੈ ਕੇ ਜੀਵੇ ਪੂਜਨੀਕ ਬਾਪੂ ਨੇ ਜੋ ਗੱਲਾਂ ਸਾਨੂੰ ਦੱਸੀਆਂ ਉਹ ਅੱਜ ਵੀ ਬਹੁਤ ਰਿਲੀਵੈਂਟ ਹਨ ਇਹ ਸਿਰਫ ਕੋਰੇ ਸਿਧਾਂਤ ਨਹੀਂ ਸਨ ਵਰਤਮਾਨ ਵਿੱਚ ਵੀ ਅਸੀਂ ਹਰ ਰਾਹ ਉੱਪਰ ਵੇਖਦੇ ਹਾਂ ਕਿ ਬਾਪੂ ਦੀਆਂ ਗੱਲਾਂ ਕਿੰਨੀਆਂ ਸਹੀ ਸਨ ਜੇਕਰ ਅਸੀਂ ਸੰਕਲਪ ਕਰੀਏ ਕਿ ਬਾਪੂ ਦੇ ਰਾਹ ਉੱਪਰ ਚੱਲੀਏ ਜਿੰਨਾ ਚੱਲ ਸਕੀਏ ਚੱਲੀਏ ਤਾਂ ਇਸ ਤੋਂ ਵੱਡੀ ਸ਼ਰਧਾਂਜਲੀ ਕੀ ਹੋ ਸਕਦੀ ਹੈ
ਮੇਰੇ ਪਿਆਰੇ ਦੇਸ਼ ਵਾਸੀਓ ਤੁਹਾਨੂੰ ਸਾਰਿਆਂ ਨੂੰ 2018 ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਹੋਇਆਂ ਮੈਂ ਆਪਣੇ ਸ਼ਬਦਾਂ ਨੂੰ ਵਿਰਾਮ ਦਿੰਦਾ ਹਾਂ ਬਹੁਤਬਹੁਤ ਧੰਨਵਾਦ
ਨਮਸਕਾਰ